ਤੇ ਅਠਾਰਾਂ ਸੌ ਪਚਾਨਵੇਂ ਦੇ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਕੇ ਇੰਗਲੈਂਡ ਵੀ ਚਲੇ ਗਏ ਸੀ, ਹਾਂਜੀ ਤੇ ਤੇ ਜਿਹੜੀ golden ਥਰੈਸਲੈਂਡ ਉਹਨਾਂ ਦਾ ਪਹਿਲੀ ਕਵਿਤਾ ਸੰਗ੍ਰਹਿ ਸੀ ਤੇ ਦੂਜੇ ਤੇ ਤੀਸਰੇ ਕਵੀ ਸੰਗ੍ਰਹਿ word of time ਅਤੇ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

ਕਿ ਹੁਣ ਦੀ ਤੁਸੀਂ ਸੋਚੋ ਵੀ ਹੁਣ ਕੋਈ ਕਰ ਸਕਦਾ ਹੈ ਏਦਾਂ

College ਕੈਂਬਰਿਜ ਵਿਖੇ ਪੜ੍ਹਨ ਦਾ ਮੌਕਾ ਤੇ ਉੱਨੀ ਸੌ ਬਾਰਾਂ ਦੇ ਵਿੱਚ ਇਹਨਾਂ ਨੂੰ ਪੇਦਾਪਤੀ ਅਹ ਗੋਵਿੰਦਰਾਜ ਨਾਇਡੂ, ਇੱਕ ਚਿਕਿਤਸਕ, ਇੱਕ ਮੁਲਾਕਾਤ ਹੋਈ ਸੀ,

ਪਰਿਵਾਰਾਂ ਵਿੱਚ ਉਹਨਾਂ ਉਨ ਕੀ ਸ਼ਾਦੀ ਉਹਨਾਂ, ਉਹਨਾਂ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

ਅੰਤਰ ਖੇਤਰੀ ਵਿਆਹ ਸੀਗਾ ਜੋ ਕਿ ਦੋ ਵਿਰੋਧੀ ਸਭਿਆਚਾਰ ਕਹਿ ਸਕਦੇ, ਕਹਿੰਦੇ ਉਹਨਾਂ ਦੇ ਮਤਲਬ ਪੰਜ ਬੱਚੇ ਸੀਗੇ,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 ਸ਼ਾਮਿਲ ਹੋਈ ਸੀਗੀ ਹਾਂ ਤੇ ਭਾਰਤ ਛੱਡੋ ਅੰਦੋਲਨ ਵਿੱਚ ਵੀ,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

ਤੇ ਇਹਨਾਂ ਦਾ ਰਾਜਨੀਤਿਕ ਜੀਵਨ ਵੀ ਮੁੱਢਲਾ ਜਿਹੜਾ ਸੀ ਉਹ ਕਾਫ਼ੀ ਅਹ ਕਹਿ ਸਕਦੇ ਹਾਂ ਕਿ ਉੱਨੀ ਸੌ ਪਚਾਨ~ ਪੰਜ ਦੇ ਵਿੱਚ ਬੰਗਾਲ ਦੀ ਵੰਡ ਦੇ ਮੱਦੇ ਨਜ਼ਰ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

ਤੇ ਉੱਨੀ ਸੌ ਚੌਦਾਂ ਵਿੱਚ ਇੰਗਲੈਂਡ ਵਿੱਚ ਪਹਿਲੀ ਭਾਰ~ ਪਹਿਲੀ ਵਾਰ ਮਹਾਤਮਾ ਜੀ ਨੂੰ ਮਿਲੀ ਸੀਗੀ ਮਹਾਤਮਾ ਗਾਂਧੀ ਜੀ ਨੂੰ ਅਤੇ ਉਹਨਾਂ ਦੇ ਵਿਚਾਰਾਂ ਤੋਂ ਇੰਨੀ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 ਤੇ ਉਹਨਾਂ ਦਾ ਦਿਲ ਕਹਿੰਦੇ ਦਿਲ ਨੂੰ ਦੇਸ ਆਪਣੇ ਦਿਲ ਨੂੰ ਦੇਸ ਦੇ ਲਈ

ਤੇ ਜਿੱਦਾਂ ਕਿ ਉਹਨਾਂ ਨੇ ਸੰਕਟਾਂ ਤੋਂ ਨਾ ਘਬਰਾਉਂਦੇ ਹੋਏ, ਇੱਕ ਵੀ ਤੀਰ ਅਹ ਰਿੰਗਣਾਂ ਦੀ ਭਾਂਤੀ ਪਿੰਡ ਪਿੰਡ ਘੁੰਮ ਕੇ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

ਵਾਸੀਆਂ ਨੂੰ ਕਰਤੱਵ ਦੀ ਯਾਦ ਦਿਲਾ ਦਿੱਤੀ ਉਹਨੇ ਮਤਲਬ ਪਿੰਡਾਂ ਵਿੱਚ ਘੁੰਮਦੀ ਸੀ ਭਾਸ਼ਣ ਜਿਹੜਾ ਸੀਗਾ ਉਹ ਦਿਲਾਂ ਅਹ ਲੋਕਾਂ ਦੇ ਦਿਲ ਨੂੰ ਛੂਹ ਲੈਂਦਾ ਸੀਗਾ, ਹਾਂਜੀ ਹਾਂਜੀ ਕਿ ਬਹੁਤ ਬਲੀਦਾਨ ਬਲੀਦਾਨ ਲਈ ਪ੍ਰੇਰਿਤ ਕੀਤਾ ਸੀਗਾ, ਹਮ ਹਮ ਬਿਲਕੁਲ ਬਿਲਕੁਲ ਤੇ ਉਹੀ ਇਹਨਾਂ ਦੇ ਜਿੱਦਾਂ ਸਾਹਿਤਿਕ career ਵੀ ਜੇ ਦੇਖਿਆ ਜਾਏ ਉਹਨਾਂ ਨੇ ਬਾਰਾਂ ਸਾਲ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਫਿਰ ਉਹਨਾਂ ਨੂੰ ਇੱਕ

ਤੇ ਫਿਰ ਉਹਨਾਂ ਦੀ ਹੌਲੀ ਹੌਲੀ ਜਿੱਦਾਂ, ਮਾਹਿਰ ਅਹ ਮਹੀਮੁਨੀ ਜੋ ਕਿ ਫਾ~ ਫ਼ਾਰਸ਼ੀ ਵਿੱਚ ਲਿਖਿਆ ਸੀ ਹੈਦਰਾਬਾਦ ਦੇ ਨਵਾਬ ਨੂੰ ਵੀ ਪ੍ਰਭਾਵਿਤ ਕੀਤਾ ਜਿਸਨੂੰ।

ਤੇ ਤੇ ਉੱਨੀ ਸੌ ਪੰਜ ਦੇ ਵਿੱਚ ਇਹਨਾਂ ਦਾ ਪਹਿਲਾ ਆਇਆ ਸੀਗਾ ਜੋ ਆ~ ਕਵੀ ਸੰਗ੍ਰਹਿ ਸੀਗਾ। ਫਿਰ ਵਾ~ ਵਾਲੀਅਮ ਬੋਰ ਜੋ ਕਿ ਆਰਥਕ ਕਹਿ ਦੇਈਏ ਆਰਥਰ ਸਾਇਮਨਜ਼ ਦੁਆਰਾ ਜਾਣ-ਪਛਾਣ ਕਰਵਾਈ ਗਈ ਸੀ। ਉਸ ਦੀਆਂ ਕਵਿਤਾਵਾਂ ਦੀ ਪ੍ਰਸੰਸਾ ਗੋਪਾਲ ਕ੍ਰਿਸ਼ਨ ਗੋਖਲੇ ਵਰਗੇ ਮਸ਼ਹੂਰ ਭਾਰਤੀ ਸਿਆਸਤਦਾਨ ਦੇ ਉਹਨਾਂ ਨੇ ਵੀ ਕੀਤੀ ਸੀਗੀ। ਤੇ ਮਤਲਬ ਕਿ ਇੰਨ~ ਹੈਦਰਾਬਾਦ ਦੇ ਬਾਜ਼ਾਰਾਂ ਵਿੱਚ ਜਿਹੜੀਆਂ ਕਿ ਹੈਦਰਾਬਾਦ ਦੇ ਬਾਜ਼ਾਰਾਂ ਵਿੱਚ ਜੋ ਕਿ ਇਹਨਾਂ ਦੀ ਦੂਸਰੀ ਕਵਿਤਾ ਸੀ ਉੱਨੀ ਸੌ ਬਾਰਾਂ ਵਿੱਚ, ਜਿੱਦਾਂ word of time ਜੋ ਕਿ ਉਸਦਾ ਦੂਸਰਾ ਹਿੱਸਾ ਸੀ, ਉਹ ਪ੍ਰਕਾਸ਼ਿਤ ਹੋਇਆ ਸੀ।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 ਵਰਤੋਂ ਤੇ ਲਿਖਤਾਂ ਦੀ ਨੋਟ ਵੀ ਸਾਨੂੰ ਮਿਲਦੇ ਨੇ ਉਹਦੇ ਵਿੱਚ, ਹਾਂਜੀ ਉਹਨਾਂ ਦੀ ਮੌਤ ਵੀ ਕਹਿੰਦੇ ਨਾਇਡੂ ਦੀ ਜਿਹੜੀ ਮੌਤ ਦੋ ਮਾਰਚ ਉੱਨੀ ਸੌ ਅਹ ਉਣੰਜਾ 'ਚ ਹੋਈ ਸੀ।

ਬਿਲਕੁਲ ਬਿਲਕੁਲ ਹਾਂਜੀ ਉਹੀ ਹੈ ਦੇਖੋ ਤੁਸੀਂ ਇੰਨੇ ਵਧੀਆ ਹਨਾ writer ਹੈਗੇ, ਇੰਨੀ intelligent ਤੇ ਬਾਰਾਂ ਸਾਲ ਦੀ ਉਮਰ ਤੋਂ ਹੀ ਮਤਲਬ ਦਸਵੀਂ ਕਰ ਲੈਣੀ ਇੰਨਾ

ਹਾਂਜੀ ਸਿੰਘ ਹੈ ਮੈਂ ਜਲੰਧਰ ਦਾ ਰਹਿਣੇ ਵਾਲਾ ਹੈ ਸਤਾਈ ਸਾਲ ਉਮਰ ਹੈ ਜੀ ਮੇਰੀ ਜ~ ਮੈਂ ਪੜ੍ਹਾਈ ਪੂਰੀ ਕੀਤੀ ਨੀ ਸੀਗੀ ਆਪਣੀ, ਠੀਕ ਹੈ ਨੀ ਇਸ time ਮੈਂ ਕੰਮ ਕਰਦਾ ਪਿਆਂ

ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਾਂ ਮੈਂ ਆਪਣੇ ਦਿਲ ਦੀ ਗੱਲ ਦੱਸ ਰਿਹਾਂ ਤੁਹਾਨੂੰ ਸੱਚੀ ਦੱਸਾਂ ਮੈਂ ਝੂਠ ਨੀ ਬੋਲਾਂਗਾ, ਠੀਕ ਹੈ ਮੈਨੂੰ ਇੱਕ ਬੰਦੇ ਨੇ ਆਹ ਗੱਲ ਸਮਝਾਈ ਸੀਗੀ ਪਿਆਰ ਨਾਲ ਵੀ ਸੰਜੇ ਕਦੇ ਵੀ ਸਿਰਫ਼ ਦੋ ਚੀਜ਼ਾਂ ਨਾ ਭੱਜੀ ਇੱਕ ਕੁੜੀ ਪਿੱਛੇ ਇੱਕ ਨਸ਼ੇ ਪਿੋੱਛੇ ਇੱਕ ਪੈਸੇ ਪਿੱਛੇ ਦੇਖ ਨਾ ਸਾਡੇ ਕੋਲ ਇੰਨਾ ਪੈਸਾ ਹੈ ਵੀ ਅਸੀਂ ਉਸ ਪਿੱਛੇ ਭੱਜ ਸਕੀਏ ਨਾ ਅਸੀਂ ਇੰਨੇ ਸੋਹਣੇ ਹੈ ਵੀ ਸਾਡੇ ਕੋਲ ਇੰਨੀ ਕੁੜੀਆਂ ਫਸ ਸਕਦੀਆਂ, ਠੀਕ ਨੀ ਨਸ਼ਾ ਅਸੀਂ limit ਦਾ ਕਰਦੇ ਹਾਂ ਠੀਕ ਨੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਤੁਹਾਨੂੰ ਗੱਲ ਦੱਸਣਾ ਚਾਹੁਨਾ ਹੈ ਨਸ਼ੇ ਵਾਲੀ ਨਸ਼ੇ ਵਾਲੀ ਗੱਲ ਦੱਸਦਾਂ ਤੁਹਾਨੂੰ ਪਹਿਲਾਂ ਫਿਰ ਕੁੜੀ ਵਾਲੀ ਦੱਸਾਂਗਾ ਫਿਰ ਪੈਸੇ ਵਾਲੀ ਦੱਸਾਂਗਾ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾਂ ਨਸ਼ੇ ਵਾਲੀ ਗੱਲ ਵੀ ਨਸ਼ੇ ਦਾ ਏਦਾਂ ਸੀਗਾ ਮੇਰਾ ਵੀ ਮੈਂ ਨਾ ਮੇਰੇ ਯਾਰ ਦੋਸਤ ਸੀਗੇ ਮਤਲਬ ਵੀ ਉਹ ਬਹੁਤ ਨਸ਼ਾ ਕਰਦੇ ਸੀਗੇ ਮਤਲਬ ਇੰਨਾ ਗ਼ਲਤ ਨਸ਼ਾ ਕਰਦੇ ਸੀਗੇ ਮੈਂ ਤੁਹਾਨੂੰ ਦੱਸ ਨੀ ਸਕਦਾ, ਉਹ ਇੰਨੇ ਮਤਲਬ ਕਿ ਨਸ਼ੇ ਪਿੱਛੇ ਨਾ ਕੁਛ ਵੀ ਕਰਨ ਨੂੰ ਤਿਆਰ ਹੁੰਦੇ ਸੀਗੇ, ਹੁਣ ਸਾਡੀ ਯਾਰੀ ਹੁੰਦੀ ਸੀ ਉਹਨਾਂ ਨਾਲ ਅਸੀਂ ਬੈਠਦੇ ਸੀਗੇ ਇਕੱਠੇ ਸਾਰੇ ਇਕੱਠੇ ਬੈਠਦੇ ਸੀਗੇ ਮਤਲਬ ਹੁੰਦਾ ਸੀਗਾ ਯਾਰ ਸਾਨੂੰ ਥੋੜ੍ਹਾ ਨਾ ਪਤਾ ਸੀਗਾ ਵੀ ਅਸੀਂ ਨਾਲ ਬਹਿੰਦੇ ਹਾਂ ਵੀ ਅਸੀਂ ਵੀ ਬਦਨਾਮ ਹੋਵਾਂਗਾ ਏਦਾਂ ਵੀ ਲੋਕ ਤਾਂ ਸੋਚਣਗੇ ਕਿ ਨਾਲ ਬੈਠਾ ਵੀ ਕਰਦਾ ਹੀ ਹੋਊਗਾ, ਅਸੀਂ ਆਪਣੇ ਵੱਲੋਂ ਸਹੀ ਸੀਗੇ ਮਤਲਬ ਅਸੀਂ ਕਰਦੇ ਨੀ ਸੀਗੇ ਨਾਲ ਜ਼ਰੂਰ ਬੈਠਦੇ ਸੀਗੇ ਖਾਂਦੇ ਪੀਂਦੇ ਇੱਕ ਥਾਲੀ 'ਚ ਰੋਟੀ ਖਾਣੀ ਸਭ ਕੁਛ ਕਰਨਾ, ਪਰ ਜਦ ਨਸ਼ਾ ਕਰਨਾ ਉਹਨਾਂ ਨੇ ਉਹਨਾਂ ਨੇ side ਹੋ ਜਾਣਾ ਅਸੀਂ ਮਾੜਾ ਜਿਹਾ side ਬਹਿ ਜਾਣਾ ਨਾਲ ਇਕੱਠੇ ਹੋਣਾ ਸਾਰਾ ਦਿਨ ਇਕੱਠੇ ਹੀ ਰਹਿਣਾ ਘਰੇ ਜਾਣਾ ਸਭ ਨੇ ਦਸ ਦਸ ਗਿਆਰਾਂ ਵਜੇ ਇਕੱਠੇ ਮਤਲਬ ਸਾਰਾ ਦਿਨ ਇਕੱਠੇ ਰਹਿਣਾ ਆਪਾਂ ਨੇ ਸਵੇਰੇ ਛੇ ਵਜੇ ਸਭ ਨੇ ਸੱਤ ਵਜੇ ਜਿੰਨੇ ਵਜੇ ਵੀ ਅੱਖ ਖੁਲਦੀ ਹੈ phone ਕਰਕੇ ਇੱਕ ਜਗ੍ਹਾ ਇਕੱਠੇ ਹੋ ਜਾਣਾ ਸਾਰਾ ਦਿਨ ਘੁੰਮਦੇ ਫਿਰਦੇ ਰਹਿਣਾ, ਖਾਈ ਪੀ ਜਾਣਾ, ਫਿਰ ਨਸ਼ਾ ਵੀ ਤੁਹਾਨੂੰ ਪਤਾ ਫਿਰ ਬੰਦਾ ਕਰ ਹੀ ਲੈਂਦਾ ਯਾਰ ਜੇ ਇਕੱਠੇ ਰਹਿੰਦੇ ਬੰਦਾ ਇੱਕ ਵਾਰੀ ਕਹਿੰਦਾ ਹੀ ਹੈ ਚੱਲ try ਕਰ ਲੈਂਦੇ ਹਾਂ, ਇੱਕ ਵਾਰੀ ਕਿਆ ਜਾਂਦਾ ਇੱਕ ਵਾਰੀ ਬੰਦਾ ਤਾਂ ਇਉਂ ਹੀ ਕਹਿੰਦਾ ਕੋਈ ਸੱਚਾ ਯਾਰ ਦੋਸਤ ਹੋਊਗਾ ਨਾ ਜਿਹੜਾ ਮੈਂ ਇੱਕ ਗੱਲ ਦੱਸਾਂ ਜਿਹੜਾ ਦਿਲ ਦਾ ਜਿਹੜਾ ਦਿਲ ਤੋਂ ਕਰਦਾ ਹੋਊਗਾ ਆਪਣਾ, ਉਹ ਕਦੇ ਨੀ ਕਹੇਗਾ ਬਾਈ ਜਿਹੜਾ ਮੈਂ ਨਸ਼ਾ ਕਰ ਰਿਹਾਂ ਤੂੰ ਕਰ ਠੀਕ ਨੀ, ਕਦੇ ਨੀ ਕਹੇਗਾ ਵੀ ਤੂੰ ਨਸ਼ਾ ਨਸ਼ੇ ਨੂੰ ਮੂੰਹ ਨੂੰ ਲਾ ਅੱਜ ਤੱਕ ਮੈਂ ਸੱਚੀ ਗੱਲ ਦੱਸਾਂ ਕਦੇ ਵੀ ਨੀ ਕਹੇਗਾ, ਉਹ ਬੰਦਾ ਇਉਂ ਕਹੇਗਾ ਵੀ ਹਾਂ ਵੀ ਵੀ ਮੈਂ ਬਾਈ ਫਸਿਆ ਵਾਂ, ਤੂੰ ਨਾ ਫਸ ਜਾਈ, ਇਸ ਚੀਜ਼ ਤੋਂ ਦੂਰ ਰਹਿ ਮੇਰਾ ਭਰਾ ਬਣ ਕੇ, ਮੈਨੂੰ ਪਤਾ ਮੇਰਾ ਕਿਆ ਹਾਲ ਹੋਇਆ ਵਾ ਬੇਨਤੀ ਵਾਲੀ ਗੱਲ ਹੈ ਮੇਰਾ ਭਰਾ ਬਣਕੇ ਇਸ ਚੀਜ਼ ਤੋਂ ਦੂਰ ਰਹਿ ਉਹਨੇ ਆਹ ਗੱਲ ਕਹਿਣੀ ਹੈ, ਉਹਨੇ ਇਹ ਨੀ ਕਹਿਣਾ ਕਿ ਬਾਈ ਤੂੰ ਨਸ਼ਾ ਕਰ ਮੇਰੇ ਨਾਲ, ਮੈਂ ਕਰ ਰਿਹਾਂ ਸਵਾਦ ਲੈ ਰਿਹਾਂ ਇਹ ਕਰ ਰਿਹਾਂ ਉਹ ਕਰ ਰਿਹਾਂ ਬਾਈ ਤੂੰ ਵੀ ਕਰ, ਮਜ਼ਾ ਆਊਗਾ ਆਪਾਂ ਜ਼ਿੰਦਗੀ ਜਿਊਂਗੇ ਏਦਾਂ ਕਰਾਂਗੇ ਓਦਾਂ ਕਰਾਂਗੇ।

ਉਹ ਜੀਣ~ ਮਤਲਬ ਜਿਹਨੂੰ ਕਹਿੰਦੇ ਨਾ ਜ਼ਿੰਦਗੀ ਵਧੀਆ ਜਿਉਂਦੀ ਹੈ ਉਹ ਨਸ਼ੇ ਵਾਲੀ ਜ਼ਿੰਦਗੀ ਨੀ ਹੈ ਉਹ ਜੀਨ ਵਾਲੀ ਜ਼ਿੰਦਗੀ ਹੈ ਆਪਾਂ ਮਤਲਬ ਜਿਹੜਾ ਜਿਉਂਦੇ ਹਾਂ, ਮਤਲਬ ਆਪਾਂ ਜਿਹੜਾ ਖ਼ੁਸ਼ ਖੁਲਕੇ ਜਿਉਂਦੇ ਹਾਂ ਖਾਂਦੇ ਪੀਂਦੇ ਹਾਂ ਸਹੀ ਰਹਿੰਦੇ ਹਾਂ ਜਿੱਥੇ ਕਿੱਥੇ ਬੰਦੇ ਨੇ ਪੰਜ ਸੌ ਦਾ ਨਸ਼ਾ ਕਰਨਾ ਹੈ l ਆਪਣਾ ਸੌ ਰੁਪਏ ਦਾ ਬੰਦਾ, ਬੰਦਾ ਸੌ ਰੁਪਏ ਦੀ ਚੀਜ਼ ਨੀ ਖਾ ਸਕਦਾ ਇਕੱਲਾ ਬੰਦਾ, ਹੱਦ ਦੋ ਸੌ ਦਾ ਖਾ ਲਊਗਾ ਤਿੰਨ ਸੌ ਦਾ ਖਾ ਲਊਗਾ, ਕਿੱਥੇ ਇੱਕ ਮਿੰਟ 'ਚ ਪੰਜ ਸੌ ਰੁਪਏ ਜਾਂਦਾ ਸੀਗਾ ਤਹਿ ਮੈਂ ਗੱਲ ਦੱਸਦਾਂ ਆਪਾਂ ਇਕੱਠੇ ਮੁੰਡੇ ਰਹਿੰਦੇ ਸੀਗੇ, ਠੀਕ ਹੈ ਨੀ, ਚੱਲ ਬੰਦੇ ਨੇ ਇੱਕ ਵਾਰੀ ਕਹਿ ਦਿੱਤਾ ਕਿ ਤੂੰ try ਕਰ ਲੈ

ਚਾਲ ਕਰ ਲੈਂਦੇ ਹਾਂ ਨਸ਼ਾ ਅੱਜ ਠੀਕ ਹੈ ਨੀ ਥੋੜ੍ਹਾ ਬਹੁਤਾ ਕਰ ਲੈਂਦੇ ਹਾਂ ਅੱਜ mood ਖ਼ਰਾਬ ਕੋਈ ਘਰੋਂ ਲੜਿਆ ਵਾ ਕਿਸੇ ਦੀ ਸਹੇਲੀ ਨਾਲ ਲੜਾਈ ਹੋਈ ਹੈ ਕੋਈ ਓਦਾਂ ਤੰਗ ਹੈ ਠੀਕ ਹੈ ਨੀ ਕੋਈ ਕੁਛ ਤੰਗ ਹੈ ਬੰਦਾ ਚੱਲ ਕਹਿੰਦਾ ਕਰ ਹੀ ਲੈਂਦੇ ਹਾਂ ਯਾਰ ਕਿਆ ਚੱਕਰ ਹੈ ਯਾਰ ਅੱਜ ਥੋੜ੍ਹਾ ਜਿਹਾ ਠੀਕ ਹੈ ਨੀ ਕਿਆ ਹੋਇਆ ਵੀ ਆਪਾਂ ਨੇ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਉਹ ਕਰਦੇ inject ਠੀਕ ਨੀ ਆਪਾਂ ਨੇ ਕਿਹਾ ਆਪਾਂ inject ਨੀ ਕਰੂੰਗਾ ਤੇ ਪੀ ਲਵਾਂਗੇ ਥੋੜ੍ਹਾ ਜਿਹਾ, ਹੀ~ ਹੈਰੋਇਨ ਦੀ ਗੱਲ ਕਰ ਰਿਹਾਂ ਮੈਂ, ਠੀਕ ਨੀ ਉਹ ਕਹਿੰਦੇ ਚਲੋ ਠੀਕ ਹੈ ਥੋੜ੍ਹਾ ਥੋੜ੍ਹਾ ਕਰਦੇ ਕਰਦੇ ਕਰਦੇ ਇੱਕ ਦਿਨ ਗਿਆ ਦੋ ਦਿਨ ਗਿਆ, ਸਾਨੂੰ ਪਹਿਲਾਂ ਇਉਂ ਲੱਗਿਆ ਵੀ ਬਾਈ ਜ਼ਿੰਦਗੀ ਆਹੀ ਹੈ ਇਸ ਤੇ ਜ਼ਿਆਦਾ ਤਾਂ ਜ਼ਿੰਦਗੀ ਨੀ ਹੈ ਕੋਈ, ਜ਼ਿੰਦਗੀ ਜਿਉਣ ਦਾ ਸਵਾਦ ਤਾਂ ਹੁਣ ਆਇਆ ਸਾਨੂੰ, ਅਸੀਂ ਤਾਂ ਪਹਿਲਾਂ ਜਿਉਂਦੇ ਹੀ ਨੀ ਪਏ ਸੀਗੇ। ਜ਼ਿੰਦਗੀ ਤਾਂ ਅਸੀਂ ਹੁਣ ਜਿਉਂਦੇ ਪਏ ਹਾਂ ਜੱਦੀ ਅਸੀਂ ਇੱਕ ਵਾਰੀ ਨਸ਼ਾ ਕਰਿਆ ਦੋ ਵਾਰੀ ਕਰਿਆ ਤਿੰਨ ਵਾਰੀ ਕਰਿਆ, ਇੰਨਾ ਸਵਾਦ ਆਉਣ ਲੱਗ ਗਿਆ ਜੇ ਸ਼ੁਰੂ ਸ਼ੁਰੂ 'ਚ ਕਰਿਆ ਮੈਂ ਤਾਂ ਕਹਿ ਰਿਹਾਂ ਨਾ ਰੋਟੀ ਖਾਣੀ, ਨਾ ਨਹਾਉਣਾ, ਨਾ ਧੋਣਾ ਸਭ ਤੋਂ ਪਹਿਲਾਂ ਸਵੇਰੇ ਉੱਠਦੇ ਸਾਰ ਹੀ ਨਸ਼ਾ ਕਰਨਾ ਏਦਾਂ ਦਾ ਹਾਲ ਹੋ ਗਿਆ ਸੀਗਾ, ਨਾ ਕਿਸੇ ਵੱਲ ਦੇਖਣਾ, ਨਾ ਘਰਦੇ ਨਾ ਪਰਿਵਾਰ ਨਾ ਮਤਲਬ ਕੋਈ ਸਾਨੂੰ matter ਨੀ ਸਾਨੂੰ ਸਿਰਫ਼ ਨਸ਼ਾ ਚਾਹੀਦਾ ਹੈ, ਹੋਰ ਕੁਛ ਨੀ ਚਾਹੀਦਾ ਏਦਾਂ ਦਾ ਹਾਲ ਕਰ ਲਿਆ ਕਿਉਂਕਿ ਸਾਨੂੰ ਵਧੀਆ ਲੱਗਦਾ ਸੀਗਾ ਸ਼ੁਰੂ ਸ਼ੁਰੂ 'ਚ ਤਾਂ ਸਾਨੂੰ ਸਭ ਕੁਛ ਵਧੀਆ ਲੱਗਦਾ ਤੁਹਾਨੂੰ ਪਤਾ ਹੈ। ਸਭ ਕੁਛ ਇਉਂ ਹੁੰਦਾ ਵੀ ਹਾਂ ਵੀ ਅਸੀਂ ਮਤਲਬ ਕਿ ਜਦ ਤੋੜ ਨੀ ਨਾ ਹੁੰਦੀ ਜਦ ਪਤਾ ਨੀ ਨਾ ਹੁੰਦਾ ਵੀ ਬਾਅਦ 'ਚ ਆਹ ਹਾਲ ਹੋਊਗਾ ਸਾਡਾ ਉਹ ਤਾਂ ਹੁਣ ਪਤਾ ਲੱਗਦਾ ਨਾ ਸਾਨੂੰ ਵੀ ਸਾਡਾ ਆਹ ਹਾਲ ਹੋ ਰਿਹਾ ਹੈ, ਪਹਿਲਾਂ ਨੀ ਨਾ ਪਤਾ ਲੱਗਦਾ ਸਾਨੂੰ। ਅਸੀਂ ਪਹਿਲਾਂ ਸੋਚਦੇ ਹਾਂ ਵੀ ਬਾਈ ਜ਼ਿੰਦਗੀ ਆਹੀ ਹੈ ਜ਼ਿੰਦਗੀ ਤਾਂ ਸਾਡੀ ਹੁਣ ਸ਼ੂਰੂ ਹੋਈ ਹੈ ਓਦਾਂ ਹੀ ਫ਼ੁਦੂ ਸੀਗੇ ਅਸੀਂ ਮਤਲਬ ਕਿ ਜੇ ਸਾਨੂੰ ਪਤਾ ਨੀ ਸੀਗਾ ਕਿ ਆਹ ਵੀ ਕੋਈ ਚੀਜ਼ ਹੈਗੀ ਜ਼ਿੰਦਗੀ 'ਚ ਠੀਕ ਨੀ ਵੀ ਆਹ ਵੀ ਬੰਦੇ ਕਰਦੇ ਹੈ। ਆਹ ਸਾਨੂੰ ਥੋੜ੍ਹੀ ਨਾ ਪਤਾ ਸੀਗਾ ਜਦੋਂ ਅਸੀਂ ਚਲੋ ਪਹਿਲੀ ਵਾਰੀ try ਕੀਤਾ ਦੂਸਰੀ ਵਾਰੀ try ਕੀਤਾ, ਤੀਸਰੀ ਵਾਰ try ਕੀਤਾ ਹੌਲੀ ਹੌਲੀ ਕਰਦੇ-ਕਰਦੇ, ਕਰਦੇ-ਕਰਦੇ ਬੰਦੇ ਟੁੱਟਦੇ ਗਏ ਸਾਡੇ ਪੰਜ ਛੇ ਜਾਣੇ ਆ ਫਿਰ ਚਾਰ ਜਾਣੇੇ ਰਹਿ ਗਏ ਫਿਰ ਤਿੰਨ ਰਹਿ ਗਏ

chill ਨੂੰ ਕਰਦੇ enjoy ਨੂੰ ਕਰਦੇ ਜਦੋਂ ਤੱਕ ਠੀਕ ਨੀ, ਜਦ ਤੱਕ ਨਸ਼ਾ ਨਸ਼ਾ ਹੈ ਬੰਦਾ ਆਦੀ ਹੋ ਜਾਏ ਨਾ ਵੀ ਹਾਂ ਬੰਦੇ ਨੂੰ ਚਾਹੀਦਾ ਹੀ ਚਾਹੀਦਾ ਨਸ਼ੇ ਵਾਸਤੇ ਨੀ, ਸਰੀਰ ਸਹੀ ਵਾਸਤੇ ਨਸ਼ਾ ਕਰਦਾ ਹੈ ਫਿਰ ਬੰਦਾ, ਆਪਣੇ ਸਰੀਰ ਨੂੰ ਬਚਾਉਣ ਵਾਸਤੇ ਕਰਦਾ ਹੈ, ਫਿਰ ਇਸ ਵਾਸਤੇ ਥੋੜ੍ਹੀ ਨਾ ਕਰਦਾ ਹੈ ਕਿ ਹਾਂ ਵੀ ਹਾਂ ਵੀ ਮੈਂ ਨਸ਼ਾ ਕਰ ਰਿਹਾਂ ਵੀ ਸਹੀ ਰਹਾਂਗਾ, ਫਿਰ ਤਾਂ ਬੰਦਾ ਨਹੀਂ ਕਰੇਗਾ ਤਾਂ ਵੀ ਮਰੇਗਾ, ਕਰੇਗਾ ਤਾਂ ਵੀ ਮਰੇਗਾ ਫਿਰ ਤਾਂ ਬੰਦੇ ਦਾ ਆਹੀ ਹਾਲ ਹੋ ਜਾਂਦਾ ਹੈ, ਫਿਰ ਉਸਨੂੰ ਨਾ ਘਰਦੇ ਦਿਖਦੇ ਹੈ ਨਾ ਰੋਟੀ ਦਿਖਦੀ ਹੈ ਨਾ ਕੁਛ ਹੋਰ ਦਿਖਦਾ ਹੈ।

ਇੰਨਾ ਸਮਝਦਾਰ ਬੰਦਾ ਸੀਗਾ ਉਹ ਉਹ ਦੁਬਈ ਲੰਘ ਗਿਆ ਸ਼ੁਕਰ ਕਰੋ ਉਹਦੇ ਕੋਲ ਪਰਚਾ ਪੂਰਚਾ ਨੀ ਸੀਗਾ ਕੋਈ, ਉਹਨੇ ਕਿਆ ਸੋਚਿਆ ਕਹਿੰਦਾ ਏਦਾਂ ਤਾਂ ਮੇਰੇ ਤੇ ਸੁੱਟਣਾ ਨੀ ਯਾਰ ਕਹਿੰਦਾ ਇੱਥੇ ਮੈਂ ਰਿਹਾ ਉਹੀ ਸੰਗਤ ਸਭ ਕੁਛ ਉਹੀ ਠੀਕ ਨੀ ਨਹੀਂ ਸੁੱਟਦਾ ਮੈਨੂੰ ਵੀ ਪਤਾ ਨਹੀਂ ਸੁੱਟਦਾ ਬਹੁਤ ਔਖਾ ਹੈ ਏਦਾਂ ਛੋੜਨਾ, ਠੀਕ ਨੀ ਉਹ ਕਹਿੰਦਾ ਯਾਰ ਬਾਬੇ ਮੈਂ ਤਾਂ ਦੁਬਈ ਜਾਣਾ ਪੈਣਾ ਮੈਨੂੰ ਕਹਿੰਦਾ ਮੇਰੇ ਤੋਂ ਸੰਜੇ ਏਦਾਂ ਨੀ ਸੁੱਟਣਾ, ਮੈਂ ਕਿਹਾ ਮੇਰੀ ਗੱਲ ਸੁਣ ਠੀਕ ਨੀ ਮੈਂ ਉਸਨੂੰ ਕਿਹਾ ਕਹਿੰਦਾ ਮੈਨੂੰ ਗਗਨ ਬਾਈ ਮੈਨੂੰ ਇੱਕ ਸਲਾਹ ਦਓ ਠੀਕ ਹੈ ਨੀ ਯਾਰ ਦੋਸਤ ਆਪਾਂ ਸੀਗੇ ਸਾਰੇ ਮੁੰਡੇ ਸੀਗੇ ਕਹਿੰਦਾ ਥੋੜ੍ਹੇ ਥੋੜ੍ਹੇ ਪੈਸੇ ਕਰੋ ਮੈਨੂੰ ਦੁਬਈ ਭੇਜੋ ਮੈਂ ਤੁਹਾਨੂੰ ਉੱਥੇ ਜਾ ਕੇ ਪੈਸੇ ਭੇਜ ਦੇਵਾਂਗਾ, ਮੈਂ ਕਿਹਾ ਯਾਰ ਕਿਹੜੀ ਗੱਲ ਕਰ ਰਿਹਾਂ ਸਾਨੂੰ ਪਤਾ ਸੀਗਾ ਬਾਈ ਅਮਲੀ ਬੰਦਾ ਕਿੱਥੇ ਯਕੀਨ ਕਰੀਏ ਅਸੀਂ ਠੀਕ ਹੈ ਨੀ ਆਹ ਕਿੱਥੇ ਪੈਸੇ ਭੇਜ ਦਊਗਾ ਯਾਰ। ਮੈਨੂੰ ਨੀ ਲੱਗਦਾ ਪੈਸੇ ਭੇਜੇਗਾ ਅਸੀਂ ਆਏਂ ਕਹਿਣ ਲੱਗ ਗਏ ਉਹ ਕਹਿੰਦਾ ਬਾਈ ਮੈਨੂੰ ਇੱਥੋਂ ਬਾਹਰ ਕੱਢੋ ਯਾਰ ਤੁਹਾਨੂੰ ਪਤਾ ਮੇਰੇ ਘਰ 'ਚ ਕਿੰਨੀ ਤੰਗੀ ਹੈ ਠੀਕ ਹੈ ਨੀ, ਗ਼ਰੀਬੀ ਕਿੰਨੀ ਹੈ ਠੀਕ ਹੈ ਨੀ ਮੈਨੂੰ ਬਸ ਬਾਹਰ ਭੇਜੋ ਜਿੱਦਾਂ ਮਰਜ਼ੀ ਕਰਕੇ ਮੈਂ ਕਿਹਾ ਯਾਰ ਸਾਨੂੰ ਤਰਸ ਆ ਗਿਆ ਯਾਰ ਵੀ ਸਾਡੇ ਨਾਲ ਰਿਹਾ ਛੋਟੇ ਹੁੰਦੇ ਤੋਂ ਅਸੀਂ ਭੇਜ ਦਿੰਦੇ ਹਾਂ ਅਸੀਂ ਕਿਆ ਕਰਿਆ ਆਪਣੇ ਘਰਦਿਆਂ ਨੂੰ ਕਿਹਾ ਪੰਜ ਪੰਜ ਸੱਤ ਸੱਤ ਹਜ਼ਾਰ ਸਾਰਿਆਂ ਨੇ ਕਿ ਦੁਬਈ ਕੀ ਕਿੰਨੀ ਕੁ ਟਿਕਟ ਸੱਠ ਸੱਤਰ ਹਜ਼ਾਰ ਟਿੱਕਟ ਹੈ ਉਹਦੀ ਠੀਕ ਹੈ ਨੀ ਉਹ ਕਹਿੰਦਾ ਮੈਂ ਉੱਥੇ ਜਾ ਕੇ ਵੀਜਾ ਲਗਾ ਲਵਾਂਗਾ ਕੁਛ ਵੀ ਉੱਥੇ ਕੰਮ ਕਰ ਲਵਾਂਗਾ, ਝਾੜੂ ਮਾਰ ਲਵਾਂਗੇ, ਪੋਚਾ ਮਾਰ ਲਵਾਂਗਾ ਕਹਿੰਦਾ ਬਸ ਮੈਂ ਦੁਨੀਆਂ ਦੇ ਬਾਹਰ ਜਾਣਾ ਚਾਹੁਨਾ ਹੈ ਕਹਿੰਦਾ ਸੰਜੇ ਕਹਿੰਦਾ ਨਹੀਂ ਮੈਂ ਮਰ ਜਾਵਾਂਗਾ ਗਗਨ ਬਾਈ ਆਏ ਫਿਰ ਗਗਨ ਬਾਈ ਕਹਿੰਦੇ ਕੋਈ ਚੱਕਰ ਨੀ ਯਾਰ ਬਾਈ ਮੈਂ ਕਰਦੇ ਹਾਂ ਪੈਸੇ tension ਨਾ ਲਓ ਉਹ ਕਹਿੰਦਾ ਹਾਂ ਯਾਰ ਵੀਰੇ ਕਰੋ ਪੈਸੇ ਬਾਈ ਬਣ ਕੇ ਫਿਰ ਕਰਿਆ ਸੱਤਰ ਅੱਸੀ ਹਜ਼ਾਰ ਕਰਿਆ ਉਹਦੀ ਟਿੱਕਟ ਕਰਵਾਈ ਉਹਨੂੰ ਛੱਡਣ ਗਏ ਔਰ ਉਹ ਬੰਦਾ ਅੱਜ ਨਾ ਅੱਜ ਉਹ ਬੰਦਾ ਨਾਈ ਦੀ ਦੁਕਾਨ ਹੈ ਉਹਦੀ ਦੁਬਈ 'ਚ ਆਪਣੀ ਦੋ ਗੱਡੀਆਂ ਹੈ ਇੱਧਰ ਕੋਠੀ ਪਾ ਲਈ ਹੋਰ ਅਸੀਂ phone ਕਰਦੇ ਹਾਂ ਨਾ video call ਕਰਦੇ ਹਾਂ ਸਾਨੂੰ ਉਮੀਦ ਨੀ ਸੀਗੀ ਉਸ ਬੰਦੇ ਤੇ ਵੀ ਹਾਂ ਵੀ ਬੰਦਾ ਸਾਡਾ phone ਵੀ ਚੁੱਕੇਗਾ ਉਸ ਬੰਦੇ ਨੇ ਹੁਣ ਤੱਕ ਵੀ ਨਾ ਸਾਨੂੰ ਆਇਆ ਸੀਗਾ ਹੁਣ ਵਿੱਚ ਗੇੜਾ ਮਾਰਿਆ ਸੀ ਉਹਨੇ ਦੋ ਕੁ ਮਹੀਨੇ ਪਹਿਲਾਂ ਫਿਰ ਦੁਬਈ ਲੰਘ ਗਿਆ ਉਹ ਠੀਕ ਹੈ ਉਹਨੇ ਇੰਨਾ ਮਤਲਬ ਵੀ ਵਧੀਆ ਕਰ ਦਿੱਤਾ ਨਾ ਬੰਦੇ ਨੇ system ਆਪਣਾ ਤੁਹਾਨੂੰ ਦੱਸ ਨੀ ਸਕਦਾ, ਮਤਲਬ ਬਹੁਤ ਵਧੀਆ ਬੰਦਾ ਹੈ ਘਰੋਂ ਵੀ, ਘਰੋਂ ਵੀ ਵਧੀਆ ਬੰਦਾ ਹੈ ਓਦਾਂ ਵੀ ਵਧੀਆ ਬੰਦਾ ਹੈ ਮਤਲਬ ਬਹੁਤ ਹੀ ਮੈਂ ਯਕੀਨ ਹੀ ਨੀ ਸੀਗਾ ਸਾਨੂੰ ਵੀ ਆਹ ਬੰਦਾ ਵੀ ਵੀ ਏਦਾਂ ਰਹੇਗਾ, ਬੰਦਾ ਕਹਿੰਦਾ ਪੈਸੇ ਚਾਹੀਦੇ ਹੈ ਕੁਛ ਵੀ ਚਾਹੀਦਾ ਹੈ ਕਹਿੰਦਾ ਮੈਨੂੰ ਦੱਸਿਓ ਹੁਣ, ਕਹਿੰਦਾ ਤੁਸੀਂ ਮੇਰਾ ਸਾਥ ਦਿੱਤਾ ਨਾ ਮਾੜੇ time 'ਚ ਕਹਿੰਦਾ ਕਹਿੰਦਾ ਮੈਂ ਉਹ ਚੀਜ਼ ਨੀ ਭੁੱਲ ਸਕਦਾ

ਜਿਹੜੇ ਬਾਬੇ ਹੁੰਦੇ ਆ ਉਹਨਾਂ ਨੂੰ ਬਹੁਤ ਮੰਨਦਾ ਸੀਗਾ ਉਹ ਤਾਂ ਅਸੀਂ ਉਹਦਾ ਨਾਂ ਬਾਬਾ ਰੱਖ ਦਿੱਤਾ ਸੀਗਾ ਤੇ ਉਹਦੀ height ਛੋਟੀ ਸੀਗੀ, ਬਾਬਾ ਦੁਬਈ ਵਾਲਾ, ਬਾਬਾ ਦੁਬਈ ਵਾਲਾ, ਹੈਪੀ ਹੈਪੀ, ਹੈਪੀ ਨਾਮ ਸੀ ਉਹਦਾ ਵੈਸੇ, ਬਹੁਤ ਵਧੀਆ ਮੁੰਡਾ ਸੀਗਾ, ਹੱਸੀ ਮਖੌਲ ਵਾਲਾ ਮੁੰਡਾ ਸੀਗਾ, ਹੱਸੀ ਮਖੌਲ ਹੀ ਕਰੀ ਜਾਣਾ ਉਹਨੇ। ਉਹਦੀ ਮਾਤਾ ਸੀਗੀ ਬੇਚਾਰੀ ਬਹੁਤ ਮਤਲਬ ਨਾ ਦੱਸ ਨੀ ਸਕਦਾ ਮੈਂ ਉਹਦੇ ਹਾਲਾਤ ਨਾ ਉਹਦੀ ਮਾਤਾ ਨਾ ਗਰਮੀਆਂ 'ਚ ਚਾਰ ਵਜੇ ਧੁੱਪ 'ਚ ਮੱਝਾਂ ਚੁਰਾਉਣ ਜਾਂਦੀ ਸੀਗੀ, ਸਾਡੇ ਤੋਂ ਆਹ ਨੀ ਦੇਖ ਹੁੰਦਾ ਸੀਗਾ

ਸਭ ਕੁਛ ਕੀਤਾ ਆਪਣੇ ਭਾਈ ਨੂੰ showroom ਖੋਲ ਕੇ ਦਿੱਤਾ ਆਪਣਾ ਘਰ ਪਾ ਲਿਆ ਮੰਮੀ ਕੀ ਮੱਝਾਂ ਵੇਚ ਦਿੱਤੀਆਂ, ਮੰਮੀ ਨੂੰ ਘਰ ਬਿਠਾ ਕੇ ਖਿਲਾ ਰਿਹਾ ਹੈ ਓਦਾਂ ਦਾ ਬੰਦਾ ਚਾਹੀਦਾ ਹੈ, ਮੈਂ ਸੋਚਦਾਂ ਬੰਦਾ ਹੋਵੇ ਨਾ ਤਾਂ ਓਦਾਂ ਦਾ ਹੋਵੇ, ਵੀ ਜਿਹੜਾ ਸਮਝ ਜਾਏ ਵੀ ਹਾਂ ਵੀ ਮੇਰੇ ਘਰਦੇ ਹੈ, ਮੇਰੀ ਮਾਂ ਹੈ, ਮੇਰਾ ਭਾਈ ਹੈ ਉਹਦਾ ਭਾਈ ਹਾਲੇ ਉਹ ਉਹਨੂੰ ਖਾ ਰਿਹਾ ਹੈ, ਉਹ ਉਸ ਤੋਂ ਪੈਸੇ ਮੰਗਾਈ ਜਾਂਦਾ ਹੈ ਕਦੇ ਕਿਤੇ ਕੁਛ ਲੈ ਲੈਂਦਾ ਕਦੇ ਕੁਛ ਲੈਂਦਾ ਪੈਸੇ ਡੁਬੋਈ ਜਾਂਦਾ ਹੈ ਹੁਣ ਡੇਢ ਲੱਖ ਦਾ ਕਰਜਾ ਪਿਆ ਨਜਾਇਜ਼ ਦਾ ਹੀ ਕਿਸੇ ਗੱਲ ਦਾ ਨੀ ਨਜਾਇਜ਼ ਨਜਾਇਜ਼ ਡੇਢ ਲੱਖ ਦਾ ਕਰਜਾ, ਤੁਸੀਂ ਆਪ ਦੱਸੋ ਹੁਣ ਕੋਈ ਗੱਲ ਹੈ ਡੇਢ ਲੱਖ ਦਾ ਨਜਾਇਜ਼ ਦਾ ਕਰਜਾ ਕੀਤਾ ਉਸ ਤੇ ਬੰਦੇ ਤੇ ਡੇਢ ਲੱਖ ਰੁਪਏ ਦਾ। ਔਰ ਉਹ ਕਹਿੰਦਾ ਮੈਂ ਦੁਬਈ ਤਾਂ ਹੀ ਚੱਲਿਆ ਇਹ ਸੀਗਾ ਉਹਨੇ ਪੰਜ ਛੇ ਮਹੀਨੇ ਰਹਿ ਕੇ ਜਾਣਾ ਸੀਗਾ ਉਹ ਰਹਿ ਕੇ ਗਿਆ ਬੇਚਾਰਾ ਦੋ ਕੁ ਮਹੀਨੇ, ਕਹਿੰਦਾ ਯਾਰ ਮੈਨੂੰ ਦੁਬਈ ਜਾਣਾ ਪੈਣਾ ਕਹਿੰਦਾ ਫਿਰ ਏਦਾਂ ਤਾਂ ਕੰਮ ਚੱਲਣਾ ਨੀ, ਕਹਿੰਦਾ ਰੋਟੀ ਪਾਣੀ ਚੱਲਣੀ ਨੀ ਕਹਿੰਦਾ ਮੈਂ ਕਰਜਾ ਵੀ ਉਤਾਰਨਾ ਆਪਣੇ ਭਾਈ ਦਾ ਦੱਸ। ਮੈਂ ਕਿਹਾ ਯਾਰ ਤੂੰ ਯਾਰ ਤੈਨੂੰ ਕਿਉਂ ਦੇਣਾ ਅਗਲੇ ਦੀ ਦੁਕਾਨ ਤੂੰ showroom ਖੋਲ ਕੇ ਦੇ ਦਿੱਤਾ ਸਭ ਕੁਛ ਕਰ ਕੇ ਦੇ ਦਿੱਤਾ ਹੁਣ ਤੂੰ ਪੈਸੇ ਨੀ ਕਰ ਸਕਦਾ ਯਾਰ, ਮੈਂ ਕਿਹਾ ਇੰਨਾ ਨੀ ਸੋਚਿਆ ਕਰਦੇ ਯਾਰ ਠੀਕ ਹੈ ਨੀ। ਸਤਿ ਸ੍ਰੀ ਅਕਾਲ। ਮੇਰਾ ਨਾਮ ਗੁਰਮੀਤ। ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ। ਭਾਰਤੀ ਸੈਨਿਕਾਂ ਵਿੱਚ ਰੋਹ, ਸੈਨਿਕ-ਕਾਲ ਭਾਰਤੀ ਸੈਨਿਕਾਂ ਨੂੰ ਬਹੁਤ ਘੱਟ ਤਰੱਕੀ ਦਿੱਤੀ ਜਾਂਦੀ ਸੀ ਉਹ ਵੱਧ ਤੋਂ ਵੱਧ ਸੂਬੇਦਾਰ ਦੇ ਅਹੁਦੇ ਤੱਕ ਪਹੁੰਚ ਸਕਦੇ ਸਨ ਭਾਰਤੀ ਸੈਨਿਕਾਂ ਨੂੰ

ਅਠਾਰ੍ਹਾਂ ਸੌ ਉਨਤਾਲੀ ਤੇ ਬਿਆਲੀ ਈਸਵੀ ਵਿੱਚ ਪਹਿਲੀ Anglo-Afghan ਲੜਾਈ ਲੜੀ ਗਈ। ਹੁਣ ਤੱਕ ਸਰਕਾ ਅਹ ਹੁਣ ਤੱਕ ਸੰਸਾਰ ਵਿੱਚ ਜਿੰਨੀਆਂ ਵੀ ਲੜਾਈਆਂ ਹੋਈਆਂ ਸਨ। ਉਨ੍ਹਾਂ ਵਿੱਚ ਅੰਗਰੇਜ਼ ਜਿੱਤ ਰਹੇ ਸਨ। ਇਸ ਲਈ ਉਨ੍ਹਾਂ ਨੂੰ ਅਜਿੱਤ ਮੰਨਿਆ ਜਾਂਦਾ ਸੀ। ਪਰ ਅਫ਼ਗਾਨੀਸਤਾਨ ਨਾਲ ਹੋਈ ਇਸ ਪਹਿਲੀ ਲੜਾਈ ਵਿੱਚ ਅੰਗਰੇਜ਼ਾਂ ਨੂੰ ਤਬਾਹਕੁੰਨ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦਾ ਭਾਰਤੀ ਸੈਨਿਕਾਂ ਦੇ ਦ ਅਹ ਦਿਲਾਂ 'ਤੇ ਡੂੰਘਾ ਪ੍ਰਭਾਵ ਪਿਆ ਉਹ ਇਹ ਸੋਚਣ ਲੱਗ ਪਏ ਕਿ ਜੇਕਰ ਉਹ ਵੀ Afghans ਦੀ ਤਰ੍ਹਾਂ ਯੋਜਨਾ ਬਣਾ ਕੇ ਚੱਲਣ ਤਾਂ ਬਿਨਾਂ ਸ਼ੱਕ ਉਹ ਵੀ ਅੰਗਰੇਜ਼ਾਂ ਨੂੰ ਬਾਹਰ ਭਾਰਤ ਤੋਂ ਕੱਢ ਸਕਣਗੇ। ਭਾਰਤੀ ਅਤੇ ਅੰਗਰੇਜ਼ੀ ਸੈਨਿਕਾਂ ਦੀ ਗਿਣਤੀ ਵਿੱਚ ਅੰਤਰ। ਅਹ ਭਾਰਤ ਵਿੱਚ British ਸਾਮਰਾਜ ਦੇ ਵਿਸਥਾਰ ਦੇ ਨਾਲ-ਨਾਲ ਅੰਗਰੇਜ਼ਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੈਨਿਕ ਭਰਤੀ ਕਰਨੇ ਪਏ। ਅਠ੍ਹਾਰਾਂ ਸੌ ਛਪੰਜਾ ਤੇ ਸਤਵੰਜਾ ਈਸਵੀ ਵਿੱਚ England, Crimean ਦੀ ਲੜਾਈ ਵਿੱਚ ਉਲਝ ਗਿਆ। ਹਾਲਾਤ ਨਾਲ ਨਿਬੜਣ ਲਈ ਉਸਨੂੰ ਬਹੁਤ ਸਾਰੇ ਅੰਗਰੇਜ਼ ਸੈਨਿਕਾਂ ਨੂੰ ਭਾਰਤ ਤੋਂ ਬੁਲਾਇਆ ਗਿਆ। ਇਸ ਕਾਰਨ ਭਾਰਤ ਵਿੱਚ ਅਹ ਭਾਰਤੀਆਂ ਤੇ ਸੈਨਿਕਾਂ ਦਾ ਅਨੁਪਾਤ ਛੇ ਰਹਿ ਗਿਆ ਜਿਸ ਤੋਂ ਭਾਰਤੀ ਸੈਨਿਕ ਵਿਦਰੋਹ ਕਰਨ ਲਈ ਹੋਏ।

ਜਖ਼ਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ। ਇਸ act ਦੇ ਅਨੁਸਾਰ ਹਰੇਕ ਨਵੇਂ ਭਰਤੀ ਹੋਣ ਵਾਲੇ ਸਿਪਾਹੀ 'ਤੇ ਇਹ ਸ਼ਰਤ ਲਾਈ ਗਈ। ਕਿ ਲੋੜ ਪੈਣ 'ਤੇ ਉਸਨੂੰ ਲੜਾਈ ਵਿੱਚ ਲੜਾਈ ਵਿੱਚ ਅਹ ਸ਼ਰਤ ਲਾਈ ਗਈ ਕਿ ਲੜਾਈ ਵਿੱਚ ਉਸਨੂੰ ਭੇਜਿਆ ਜਾ ਸਕਦਾ ਹੈ। ਭਾਰਤੀ ਸੈਨਿਕ ਸਮੁੰਦਰ ਪਾਰ ਜਾਣਾ, ਵਾਪਸ ਆਉਦੇ ਸਨ। ਜਦ ਇਸ 'ਤੇ ਲਈ ਉਨ੍ਹਾਂ ਨੂੰ ਮਜ਼ਬੂਰ ਕੀਤਾ ਗਿਆ ਤਾਂ ਮਜ਼ਬੂਰ ਹੋ ਕੇ ਉਨ੍ਹਾਂ ਨੂੰ ਹਥਿਆਰ ਚੁੱਕਣੇ ਪਏ। ਅਠ੍ਹਾਰਾਂ ਸੌ ਛਪੰਜਾ ਈਸਵੀ ਵਿੱਚ Lord Dalhousie ਨੇ British ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ। ਇਸ ਨਾਲ company ਦੀ ਫ਼ੌਜ ਵਿੱਚ ਵਿਦਰੋਹ ਦਾ ਵਾਤਾਵਰਣ ਬਣ ਗਿਆ। ਇਸ ਫ਼ੌਜ ਦੇ ਪਝੱਤਰ ਹਜ਼ਾਰ ਸੈਨਿਕਾਂ ਦਾ ਸਬੰਧ ਵੰਡ ਨਾਲ ਸੀ। ਉਹ ਇਹ ਸਹਿਣ ਨੂੰ ਤਿਆਰ ਨਹੀਂ ਸਨ। ਕਿ ਉਨ੍ਹਾਂ ਦੀ ਆਪਣੀ ਰਿਆਸਤ 'ਤੇ ਅੰਗਰੇਜ਼ਾਂ, ਅੰਗਰੇਜ਼ ਕਬਜ਼ਾ ਕਰ ਲੈਣ। ਚਰਬੀ, ਤਤਕਾਲੀ ਕਾਰਨ। ਚਰਬੀ ਵਾਲੇ ਕਾਰਤੂਸ ਚਰਬੀ ਵਾਲੇ ਕਾਰਤੂਸ ਅਠ੍ਹਾਰਾਂ ਸੌ ਸ ਅਹ ਸਤਵੰਜਾ ਈਸਵੀ ਦੇ ਵਿਦਰੋਹ ਦਾ ਤਤਕਾਲੀ ਕਾਰਨ ਬਣੇ। ਅਠ੍ਹਾਰਾਂ ਸੌ ਛਪੰਜਾ ਈਸਵੀ ਵਿੱਚ ਅੰਗਰੇਜ਼ਾਂ ਨੇ Brown Bess rifle ਦੀ ਥਾਂ ਭਾਰਤੀ ਸੈਨਿਕਾਂ ਨੂੰ Enfield rifle ਦੇਣ ਦਾ ਫੈਸਲਾ ਕੀਤਾ l

ਇਨ੍ਹਾਂ ਨੂੰ rifles ਵਿੱਚ ਤੋਂ ਪਹਿਲਾਂ ਦੰਦਾਂ ਨਾਲ ਛਿੱਲਣਾ ਪੈਂਦਾ ਸੀ। ਜਦੋਂ ਭਾਰਤੀ ਸੈਨਿਕਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਭੜਕ ਉੱਠੇ। ਉਨ੍ਹਾਂ ਨੇ ਇਨ੍ਹਾਂ ਚਰਬੀ ਵਾਲੇ ਕਾਰਤੂਸਾਂ ਦੀ ਵਰਤੋਂ ਕਰਨ ਤੋਂ ਨਾਂਹ ਕਰ ਦਿੱਤੀ। ਜਦੋਂ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਕਾਰਤੂਸ ਵਰਤੋਂ ਕਰਨ ਲਈ ਮਜ਼ਬੂਰ ਕੀਤਾ ਤਾਂ ਬੈਰਕਪੁਰ ਦੇ ਮੰਗਲ ਪਾਂਡੇ ਨੇ ਉਨ ਅਹ ਤੀਹ ਮਾਰਚ ਅਠ੍ਹਾਰਾਂ ਸੌ ਸਤਵੰਜਾ ਈਸਵੀ ਨੂੰ ਵਿਦਰੋਹ ਦਾ ਬਿਗਲ ਵਜਾ ਦਿੱਤਾ। ਵਿਦਰੋਹ ਦੀਆਂ ਘਟਨਾਵਾਂ।

ਉੱਨੀ ਮਾਰਚ ਅਠ੍ਹਾਰਾਂ ਸੌ ਸਤਵੰਜਾ ਈਸਵੀ ਨੂੰ ਦੇ ਨੇੜੇ ਬੈਰਕਪੁਰ ਛਾਉਣੀ ਵਿੱਚ ਹੋਈਆਂ।

Hugeson ਨੇ ਸੈਨਿਕਾਂ ਨੂੰ ਚਰਬੀ ਵਾਲੇ ਕਾਰਤੂਸਾਂ ਦੀ ਵਰਤੋਂ ਕਰਨ ਲਈ ਮਜ਼ਬੂਰ ਕੀਤਾ ਤਾਂ ਮੰਗਲ ਪਾਂਡੇ ਨੇ ਅੱਗੇ ਵਧ ਕੇ ਉਸਨੂੰ ਗੋਲੀ ਮਾਰ ਕੇ ਯਮ-ਲੋਕ ਪਹੁੰਚਾ ਦਿੱਤਾ। ਜਦ ਇੱਕ ਦੂਜੇ ਅੰਗਰੇਜ਼ ਅਫ਼ਸਰ ਨੇ ਮੰਗਲ ਪਾਂਡੇ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵੀ ਮੌਤ ਦੀ ਨੀਂਦ ਸੁਲਾ ਦਿੱਤਾ ਗਿਆ। ਹੁਣ ਮੰਗਲ ਪਾਂਡੇ ਦੇ revolver ਵਿੱਚ ਇੱਕ ਗੋਲੀ ਬਚੀ ਸੀ, ਕਿਉਂ ਕਿ ਉਹ ਜ਼ਿੰਦਾ ਅੰਗਰੇਜ਼ਾਂ ਦੇ ਹੱਥਾਂ ਵਿੱਚ ਨਹੀਂ ਆਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਪਰ ਬਦਕਿਸਮਤੀ ਨਾਲ ਉਹ ਜਖ਼ਮੀ ਹੋ ਗਿਆ। ਉਸ ਨੂੰ ਕੈਦ ਕਰ ਲਿਆ ਗਿਆ। ਅੰਗਰੇਜ਼ਾਂ ਨੇ ਉਸ ਤੋਂ ਵਿਦਰੋਹ ਤੇ ਕਤਲ ਕਰਨ ਦਾ ਮੁਕੱਦਮਾ ਚਲਾ ਕੇ ਅਠ੍ਹਾਰਾਂ ਅਪ੍ਰੈਲ, ਅੱਠ ਅਪ੍ਰੈਲ ਅਠ੍ਹਾਰਾਂ ਸੌ ਸਤਵੰਜਾ ਈਸਵੀ ਨੂੰ ਫਾਂਸੀ 'ਤੇ ਲਟਕਾ ਦਿੱਤਾ। ਇਸ ਤਰ੍ਹਾਂ ਮੰਗਲ ਪਾਂਡੇ ਅਠ੍ਹਾਰਾਂ ਸੌ ਸਤਵੰਜਾ ਈਸਵੀ ਦੀ ਕ੍ਰਾਂਤੀ ਦਾ ਪਹਿਲਾ ਸ਼ਹੀਦ ਬਣਿਆ।

ਚਰਬੀ ਵਾਲੇ ਕਾਰਤੂਸ ਵਰਤਣ ਲਈ ਕਿਹਾ ਗਿਆ। ਉਨ੍ਹਾਂ ਵਿੱਚੋਂ ਪਚਾਸੀ ਸੈਨਿਕਾਂ ਨੇ ਇਨ੍ਹਾਂ ਕਾਰਤੂਸਾਂ ਨੂੰ ਵਰਤਣ ਤੋਂ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ 'ਤੇ ਸੈਨਿਕ ਅਦਾਤ ਅਹ ਅਦਾਲਤ ਵਿੱਚ ਮੁਕੱਦਮਾ ਚਲਾਇਆ ਗਿਆ ਅਤੇ ਨੌਂ ਮਈ

ਇਨ੍ਹਾਂ ਸੈਨਿਕਾਂ ਦਾ ਬਹੁਤ ਅਪਮਾਨ ਕੀਤਾ ਗਿਆ। ਆਪਣੇ ਸਾਥੀ ਸੈਨਿਕਾਂ ਨਾਲ ਕੀਤੇ ਗਏ ਇਸ ਬੁਰੇ ਸਲੂਕ ਨੂੰ ਵੇਖ ਕੇ ਸੈਨਿਕਾਂ ਦਾ ਖੂਨ ਉੱਠਿਆ, ਖੁੂਨ ਖੌਲ ਉੱਠਿਆ। ਉਨ੍ਹਾਂ ਨੇ ਅਗਲੇ ਹੀ ਦਿਨ ਦਸ ਮਈ ਅਠ੍ਹਾਰਾਂ ਸੌ ਸ ਅਹ ਸਤਵੰਜਾ ਈਸਵੀ ਨੂੰ ਜੇਲ੍ਹ 'ਤੇ ਅਚਾਨਕ ਹਮਲਾ ਕਰਕੇ ਭਾਰਤੀ ਸੈਨਿਕਾਂ ਨੂੰ ਛੁਡਾ ਲਿਆ, ਜਿਸ ਤੋਂ ਬਾਅਦ ਉਹ ਦਿੱਲੀ ਵੱਲ ਚੱਲ ਪਏ।

ਹਾਂਜੀ Madam ਮੇਰਾ ਨਾਮ ਅਹ ਰਘੁਬੀਰ ਸ਼ਰਮਾ ਹੈ ਜੀ ਮੈਂ ਲੁਧਿਆਣਾ ਦੇ ਹਾਂਜੀ ਹਾਂਜੀ ਹਾਂਜੀ madam ਬੋਲੋ ਹਾਂ ਜੀ ਮੈਂ ਤੁਹਾਨੂੰ ਦੱਸ ਰਿਹਾ ਲੁਧਿਆਣਾ ਦੇ ਕੋਲ ਇਕ ਪਿੰਡ ਸੰਘਾੜੀ ਆ ਉੱਥੇ ਰਹਿੰਦਾ ਹੈ ਇਥੇ ਤੁਹਾਡੇ network ਨਹੀਂ ਆਉਂਦਾ ਹੈਗੇ ਜੀ ਬਹੁਤ ਔਖਾ ਹੋਇਆ ਪਿਆ ਮੈਨੂੰ ਥੋਨੂੰ ਮੈਂ ਦੱਸ ਰਿਹਾ ਜੀ ਇੱਥੇ network ਦਾ ਆਹ ਹਾਲ ਇਹ ਆ, ਤੇ ਸਾਨੂੰ ਕੋਠੇ ਤੇ ਉਤੇ ਆ ਆ ਕੇ ਜੀ calls ਲਗਾਉਣੀਆਂ ਪੈ ਰਹੀਆਂ ਨੇ ਨਾਂ ਹੀ ਤੁਹਾਡਾ ਨੈ~ network ਆਉਂਦੇ ਹੈ, ਨਾ net ਚਲਦਾ ਹੈ ਜੀ, ਮੈਂ ਤਾਂ ਬੜਾ ਪਰੇਸ਼ਾਨ ਹੋ ਚੁਕਿਆ ਜੀ ਤੁਹਾਡੇ ਇੱਥੇ, ਅਮ connection ਲੈ ਗਏ ਤੁਹਾਡੇ company ਦਾ, ਤੁਹਾਡੀ ਐਸੀ telecom company ਹੈ ਜੀ ਨਾ ਇੱਥੇ costmer care ਅੱਧਾ ਅੱਧਾ ਘੰਟਾ calls ਕਰੀ ਜਾਓ ਨਾ ਤਾਂ phone ਚੱਕਦੇ ਨੇ ਨਾ ਸਾਡੀ ਸਿਕਾਇਤ ਸੁਣਦੇ ਨੇ, ਨਾ ਹੀ ਸਾਡੀ ਸਮੱਸਿਆ ਦਾ ਕੋਈ ਹੱਲ ਕਰਦਾ ਏ ਪਿਛਲੇ ਦਸ ਦਿਨਾਂ ਤੋਂ ਇਹੀ ਦਿੱਕਤ ਆ ਰਹੀ ਆ ਜੀ ਇਹ ਤਾਂ ਭਲਾ ਹੋਵੇ ਪਰਮਾਤਮਾ ਨੇ ਅੱਜ ਤੁਹਾਨੂੰ ਕਿ ਕਿਵੇਂ ਸਨਮੁੱਖ ਕਰਵਾ ਦਿੱਤਾ ਕਿ ਤੁਹਾਡੇ ਨਾਲ ਗੱਲ ਹੋ ਪਾਈ, ਨਹੀਂ ਤਾਂ ਅਸੀਂ ਇੱਥੇ calls ਕਰਦੇ ਕਰਦੇ ਹੀ ਬੁੜੇ ਹੋ ਰਹੇ ਆ ਜੀ ਕੋਈ ਸਾਡੀ call ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਜੀ ਤੇ ਬਸ ਹੁਣ ਤੁਹਾਡੀ ਹੀ ਉਮੀਦ ਆ ਜੀ ਕਿ ਤੁਸੀ ਸਾਡੀ ਸਮੱਸਿਆ ਦਾ ਹੱਲ ਕਰ ਦਵੋ ਜੀ, ਆਹ Madam ਜੀ ਮੈਂ ਤਾਂ ਪਿਛਲੇ ਛੇ ਸਾਲ ਤੋਂ ਤੁਹਾਡਾ Customer ਬਣਿਆ ਹੋਇਆ ਜੀ ਛੇ ਸਾਲ ਤੋਂ ਤੁਹਾਡਾ ਗਾਹਕ ਬਣ ਕੇ ਗੱਲਾਂਬਾਤਾਂ ਸਾਰਾ mobile ਤੇ ਹੀ ਆਪਣਾ ਸਾਰਾ ਕੰਮ ਹੁੰਦਾ ਜੀ, ਆਹ ਪਿਛਲੇ ਦਸ ਕ ਦਿਨਾਂ ਤੋਂ ਹੀ ਮੈਨੂੰ ਇਹ ਦਿੱਕਤ ਆਉਣੀ ਸ਼ੁਰੂ ਹੋਈ ਆ ਤੇ ਹੁਣ ਕੋਈ ਬੰਦਾ ਵੀ phone ਨੀ ਚੱਕਦਾ ਵੀ ਭਾਈ ਤੂੰ ਦੱਸ ਤਾਂ ਦੇ ਸਾਹਮਣੇ ਉਹ ਕੋਈ ਬੰਦਾ ਗੁਆਂਢੀ call ਕਰਦਾ ਉਹਦੀ ਵੀ ਆਵਾਜ਼ ਨੀ ਆਉਂਦੀ ਹੈਗੀ ਸਾਨੂੰ, ਬੰਦੇ ਦੀ ਆਪਣੀ ਆਪ ਆਵਾਜ਼ ਆਈ ਜਾਂਦੀ ਆ ਪਰ phone ਤੋਂ ਆਵਾਜ਼ ਨੀ ਆਉਂਦੀ ਹੈਗੀ ਦੱਸੋ ਜੇ ਕਿਤੇ ਬੰਦੇ ਨੇ ਦੂਰੋਂ ਗੱਲ ਕਰਨੀ ਹੋਵੇ ਫੇਰ ਦਸੋ ਕਿੰਨਾ time ਲੱਗੂਗਾ ਇਹ ਤਾਂ ਗ਼ਲਤ ਗੱਲ ਆ ਨੀ ਜੀ, ਆਹ ਮੈਨੂੰ ਤਾਂ ਜੀ ਪਿਛਲੇ ਦਸ ਬਾਰਾਂ ਦਿਨਾਂ ਤੋਂ ਇਹ ਦਿੱਕਤਾਂ ਆ ਰਹੀਆਂ ਨੇ ਜੀ ਮੈਂ ਬਹੁਤ ਕੋਸ਼ਿਸ ਕੀਤੀ ਆ ਵੀ ਮੇਰਾ ਕੋਈ ਹੋ ਜਾਵੇ ਜੀ ਇਹ ਹ~ ਹਿਸਾਬ ਕਿਤਾਬ, ਪਰ ਨਾ ਤਾਂ ਮੈਨੂੰ ਤੁਹਾਡੇ ਵੱਲੋਂ ਕੋਈ Responce ਮਿਲ ਰਿਹਾ ਜੀ ਨਾ ਹੀ ਮੈਨੂੰ ਕੋਈ ਆਕੇ ਦਸ ਰਿਹਾ ਵੀ ਭਾਈ ਇਹ ਕਿਉਂ ਆ ਰਹੀ ਹੈ ਸਮੱਸਿਆ, ਦੱਸੋ ਜੀ ਮੈਂ ਤਾਂ ਗਰੀਬ ਬੰਦਾ ਮੇਰੇ ਤਾਂ phone ਤੇ ਹੀ ਕੰਮ ਸਾਰੇ ਹੁੰਦੇ ਨੇ, ਹੁਣ ਜੇ phone ਹੀ ਨੀ ਰਹੇਗਾ ਦੱਸ ਮੈਂ ਕਿਵੇਂ ਗੱਲ ਕਰਾਂਗਾ ਭਾਈ ਇਹ ਤਾਂ ਥੋੜ੍ਹਾ ਔਖਾ ਹੋ ਗਿਆ ਤੁਸੀ ਹੁਣ ਆਪਣੇ ਆਪ ਇਹਨੂੰ ਕਰੋ ਜੀ set ਅਹ ਮੇਰੇ ਹੱਥੋਂ ਤਾਂ ਕਹਾਣੀ ਬਾਹਰ ਹੋ ਰਹੀ ਆ ਇਹ ਇਹ madam ਜੀ net ਤਾਂ ਮੇਰਾ ਵਿੱਚ ਵਿੱਚ ਨੂੰ ਚੱਲ ਪੈਂਦਾ ਵਿੱਚ ਵਿੱਚ ਨੂੰ ਰੁਕ ਜਾਂਦਾ main ਦਿੱਕਤ ਪਤਾ ਕਿਥੋਂ ਆਉਂਦੀ ਆ ਜੀ main ਦਿੱਕਤ ਮੈਨੂੰ ਆਉਂਦੀ,

ਕਿੰਨੇ time ਬੰਦਾ hello hello ਕਰੀ ਜਾਂਦਾ ਕਰੀ ਜਾਂਦਾ, ਉਧਰੋਂ ਕੋਈ ਅਵਾਜ ਨੀ ਆਉਂਦੀ ਉਲਟਾ ਮੈਨੂੰ ਕਹਿੰਦਾ ਨਸੀਹਤਾਂ ਦੇ ਕੇ ਕਿ ਭਾਈ ਤੂੰ ਕੋਈ ਹੋਰ sim ਲੈ ਲਾ, ਦੱਸੋ ਜੀ ਹੁਣ ਅਸੀਂ ਅਸੀਂ ਸਲਾਹਾਂ ਸੁਣਿਆ ਕਰੀਏ ਲੋ~ ਐਸੇ ਲੋਕਾਂ ਕੋਲੋਂ ਜਿਨ੍ਹਾਂ ਦੇ ਖੁਦ ਦੇ ਹੀ ਘਰ ਬਣੇ ਨੀ ਸਾਡਾ ਘੱਟੋਂ ਘੱਟ ਚੁਬਾਰਾ ਤਾਂ ਹੈਗਾ ਜਿੱਥੇ ਤਾਂ ਜਾ ਕੇ ਗੱਲ ਬਾਤ ਸੁਣ ਲੈਂਦਾ ਹੈ ਕਰ ਲੈਂਦਾ ਹੈ ਮੇਰਾ ਤਾਂ ਜੀ ਇਥੇ ਔਖਾ ਹੋਇਆ ਪਿਆ ਤੁਸੀ ਕਿਵੇਂ ਕਿਵੇਂ ਨਾ ਕਰਕੇ ਮੇਰੀ ਸਮੱਸਿਆ ਦਾ ਹੱਲ ਕਰੋ ਜੀ। ਤੇ ਨਾਲੇ ਜੀ ਮੇਰਾ net ਨੁਟ ਵੀ slow ਚਲਦਾ ਉਹਨੂੰ ਵੀ fast ਕਰਦੋ ਤੇਜ਼ ਕਰਦੋ, ਐਵੇਂ ਕੋਈ ਗੱਲ ਆ ਜੀ ਦੱਸੋ ਤੇ ਮੈਨੂੰ ਇੱਕ ਹੋਰ ਗੱਲ ਦੱਸੋ ਜੀ, ਤੇ ਜੇ ਇਹ network ਦੀ ਸਮੱਸਿਆ ਸਿਰਫ ਸਾਡੇ ਹੀ ਇਕੱਲੀ ਹੈ ਜਾਂ ਹੋਰਾਂ ਦੀ ਵੀ ਹੈਗੀ ਹੈ। ਮੈਂ ਜੀ ਰੋਜ਼ ਇੱਕ ਅਹ ਆਹ ਜਾਨਾ ਹੁਨਾ ਜੀ ਦੁਕਾਨ ਤੇ, ਤੇ ਹਫ਼ਤੇ ਕੁ ਮਗਰੋਂ ਜੀ ਉਣੰਜਾ ਕੁ ਰੁਪਏ ਦਾ recharge ਕਰਵਾ ਲਈ ਦਾ ਜੀ। ਆਹ madam ਜੀ ਮੈਂ ਜਗਾ ਤਾਂ change ਨੀ ਕੀਤੀ ਹੈਗੀ ਪਿੰਡ ਸੰਘਾੜੇ ਦੇ ਕੋਲ ਬਾਬਾ ਆਤਮਾ ਰਾਮ ਜੀ ਦਾ ਡੇਰਾ ਹੈਗਾ ਉਥੇ ਨਾਲ ਹੀ ਅਹ ਸਨਾਮਾ ਅਹ Workshop ਦੇ ਨਾਲ ਆਪਣਾ ਘਰ ਆ ਜੀ ਸਨਾਮਾ workshop ਬਾ~ ਬਾਬਾ ਆਤਮਾ ਰਾਮ ਡੇਰਾ ਤੇ ਬਸ ਉਥੇ ਹੀ ਗੱਲ ਆਹ ਬਸ ਗੱਲ ਹੁੰਦੀ ਆ ਜੀ ਬਾਕੀ ਪਤਾ ਨੀ ਹੁਣ ਵੀ ਇਹ ਕਿ ਹੋਈ ਜਾਂਦਾ ਕੁਛ ਤਾਂ ਇਹ ਹਾਂ, ਆਹ ਬ~ PIN code ਕੋ ਜੀ ਤੁਸੀ ਅਹ note ਕਰ ਲਓ ਜੀ PIN code ਹੈਗਾ ਚੋਵੀ ਪੱਚੀ ਤੀਹ

ਇਹ ਰਘੁਵੀਰ ਸਿੰਘ ਸ਼ਰਮਾ ਮੇਰੇ ਨਾਮ ਤੇ ਹੀ ਹੈਗੀ ਆ ਜੀ ਇਹ ID ਰਘੁਵੀਰ ਸਿੰਘ ਸ਼ਰਮਾ।